ਅੱਛਾ ਅੱਛਾ ਅਰਸ਼ਦੀਪ ਨੇ ਕਿਵੇਂ

ਹਾਂ ਸ਼ੱਠ ਲੱਖ ਦਾ ਨੁਕਸਾਨ ਕਰਾ ਦਿੱਤਾ ਅਤੇ ਹਾਂ ਉਦੋਂ ਤਾਂ ਸੁਣਿਆ ਸੀ ਮੈਂ ਗੱਡੀਆਂ ਤੋੜਤੀਆਂ ਕਹਿੰਦੇ ਜਦੋਂ ਹਾਂ ਉਹਨਾ ਨੂੰ ਕੀ ਫਰਕ ਪੈਂਦਾ ਫੇਰ ਵੀ

ਉਹਨਾ ਕੋਲ ਤਾਂ ਅਰਬਾਂ ਰੁਪਇਆ ਹੈਗਾ ਹੈ ਹਾਂ ਹੋਰ ਨਾ ਕਹਿ ਦੇਈ ਅਤੇ

ਠੀਕ ਹੈ ਯਾਰ ਆਪਦਾ ਨਾਮ ਵਧੀਆ ਕੱਢੀ ਜਾਂਦਾ ਯਾਰ ਹੂੰ

ਚਾਰੇ ਪਾਸੇ ਅਰਸ਼ਦੀਪ ਅਰਸ਼ਦੀਪ। ਹੋਣ ਲੱਗ ਗਈ ਸੀ ਹੂੰ

ਉਹ ਤਾਂ ਖਨੀ ਉੱਧਰ ਹੈ

ਬਈ ਸੌਖੀਆਂ ਥੋੜ੍ਹੀਆਂ ਨੇ ਗੁੱਲੀਆਂ ਤੋੜਨੀਆਂ ਅਤੇ ਆਹ ਜੋ ਬੰਦੇ ਦੀ ਮਿਹਨਤ ਦੇ ਸਹਾਰੇ ਹੈ, ਹੈ ਨਾ, ਸਾਰਾ ਕੰਮ,

ਜੇ ਆਪਾਂ ਮਿਹਨਤ ਕਰਾਂਗੇ ਤਾਂ ਵੀ ਹੈਗਾ, ਹਾਂ ਹਾਂ ਬਾਈ ਬਹੁਤ ਵਧੀਆ ਖੇਡਦਾ ਹੈਗਾ,

ਵਧੀਆ ਮਾਰਿਆ ਵਧੀਆ ਬੇਚਾਰੇ ਤੇ ਗਰੀਬੀ ਜ਼ਿਆਦਾ ਸੀ

ਹਾਂ ਹਾਂ ਬਾਈ ਪਹਿਲਾ ਉਹ ਸੋ ਰੁਪਇਆ ਦੋ ਸੌ ਰੁਪਇਆ ਮੰਗ ਕੇ ਖੇਡਦਾ ਹੁੰਦਾ

ਚੱਲੋ ਵਧੀਆ ਬਾਈ ਬੇਚਾਰਾ

ਚੱਲ ਭਰਾ ਵਧੀਆ ਬੇਚਾਰਾ ਵਧੀਆ ਬੁਲਾਉਂਦਾ ਆਪਾਂ ਨੂੰ ਸਾਰਿਆਂ ਨੂੰ ਹੂੰ ਹੂੰ

ਹੂੰ

ਹਾਂ ਭਰਾ ਖੇਡੀ ਜਾਂਦਾ ਰਹਿੰਦਾ

ਬਾਕੀ ਯਾਰ ਬਹੁਤ ਵਧੀਆ ਹੈ ਨਾ ਹਾਂ ਹਾਂ ਬਾਈ ਵਧੀਆਂ ਹੁਣ ਕਿੰਨਾ ਕੁ ਟਾਈਮ ਖੇਡੂਗਾ, ਹੈ ਨਾ ਬਈ ਸਾਡੇ ਚ ਖੇਡਦਾ

ਹਾਂ ਚੱਲ ਫੇਰ ਅੱਛਾ ਬਹੁਤ ਵਧੀਆ ਰਿਹਾ ਯਾਰਾ

ਤੁਹਾਡੇ ਪਿੰਡ ਦਾ ਨਾਮ ਜਿਹੜਾ ਹਾਂ ਬਾਈ ਸਹੀ ਗੱਲ ਹੈ

ਠੀਕ ਹੈ, ਮੰਨ ਲਉ ਆਪਣੇ ਪਿੰਡ ਚ

ਵਧੀਆ ਪਿਆਰ ਤੁਹਾਡਾ ਪਿੰਡ

ਅੱਛਾ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

ਮੇਰਾ ਨਾਮ ਆ ਉਵ ਸਿੰਘ ਮੈਂ ਸੁਰ੍ਪੰਚ ਨਾਲ ਰਹੰਦਾ ਇਥੀ ਮੇਰੇ ਪਿੰਡ ਦਾ ਸੁਰ੍ਪੰਚ ਅਵਤਾਰ ਆਯ ਪਹਲਾ ਮੇਰੇ ਪਿੰਡ ਦਾ ਸੁਰ੍ਪੰਚ ਮੀਠੋ ਹੁੰਦਾ ਸੇ ਇਸ ਕਰ ਕੀ ਮੇਰੇ ਓਹਨਾ ਨਾਲ ਵਾਦਿਯ ਰਿਹੰਦੀ ਆ ਮੈਂ ਨਾਲ ਰਹੰਦਾ ਓਹਨਾ ਨਾਲ ਪੋਗ ਟੀ ਕੀਤੀ ਵੇ Show Show ਟੀ tournament ਟੀ ਕੀਤੀ ਵੇ ਜਾਣਾ ਹੁੰਦਾ ਹੁਣ ਆਯ MLA ਬੰਰਯ ਜੇਰਾ ਆਮ ਆਦਮੀ ਦਾ ਓਡੀ ਦਫਤਰ ਟੀ ਵੇ ਮੈਂ ਰਹੰਦਾ ਮੇਰੇ ਓਹਨਾ ਨਾਲ ਵਾਦਿਯ ਲਗਦੀ ਹੇਗੀ ਇਸ ਕਰ ਕੀ ਮੈਂ ਹੁਣ ਸੋਚਦਾ ਓਹਨਾ ਨਾਲ ਰਹ ਕੀ ਜੀ ਮੇਨੂ ਸਰਕਾਰੀ job ਮਿਲ ਜਾਏ ਤਾ ਸਬ ਤੋ ਵਾਦਿਯ ਨੀ ਮੇਰਾ ਯਾਰ ਦੋਸਤ ਏਕ ਤਾਰਨ ਓ ਕੈਨੇਡਾ ਚ ਰਹੰਦਾ ਵਾ ਉਠੀ ਦਾ view ਮੇਨੂ ਬੁਹਤ ਵਾਦੇਯਾ ਲਗਦਾ ਵਾ ਮੇਰਾ ਵੇ dream ਆਯ ਮੈਂ ਕੇਨ੍ਦ ਜਾਵਣ Ilets ਕਰ ਕੀ ਓਤੁਨ ਬਾਦ ਉਨਾ ਨਾਲ ਰਹਨ ਉਠੀ ਕੰਦ੍ਯਨ ਉਠੀ ਬਾਰਾ ਨਜ਼ਾਰਾ ILETS ਲਾਨ੍ਯਨ ਚ ਸਾਰੀ ਕਿਸੀ ਚ ਬਾਰਾ ਮਜ਼ਾ ਉਂਦਾ ਵਾ ਮੇਰਾ ਯਾਰ ਦੋਸਤ ਏਕ ਵੇਕੀ ਆਯ ਉਦਯ ਕਰ ਦਾਨ ਦੀ ਮਤ ਮਾਰੀ ਹੁਈ ਆਯ ਓਹ ਸਾਰਾ ਦਿਨ ਗੋਹ੍ਯ ਵਿਚ ਰਹੰਦਾ ਆਯ ਮੇਨੂ ਇਦਾਂ ਦੇਖ ਕੀ ਵਾਦਿਯ ਨਹੀ ਲਗਦਾ ਮੈ ਓਹਨੁ ਕਹਾ ਹੈ ਬੀ ਰਹਨ ਦੇ ਤੂ ਯਾ ILETS ਯਾ ਤੂ ਇਥੀ ਮੈ ਕਹਾ ਕੁਛ ਕਰਲੀ ਨਾ ਇਦਾਂ ਸਾਰਾ ਦਿਨ ਗੋਬਰ ਚਕ ਕੀ ਮਾਰ ਜੋ ਗਾ ਓਦਾ ਕੋਈ ਫਾਇਦਾ ਨਹੀ ਹੇਗਾ ਇਸ ਕਰ ਕੀ ਮੈ ਓਹਨੁ ਸਮਝਾਯਾ ਹੀ ਮੇਰੇ ਨਾਲ ਰਹੰਦਾ ਆਯ ਓਹ ਕਹ ਰਯ ਹੈ ਭੀ ਹਨ ਮੈ ਦੇਖੋ ਗਾ ਕੁਛ ਕਰੋਂ ਗਾ ਮੈਂ ILETS ਕਰੋਂ ਗਾ ਮੇਨੂ ਵੇ ਵਾਦਿਯ ਲਗਦਾ ਮੇਰਾ ਯਾਰ ਦੋਸਤ ਉਵ ਹੈ ਓਹ ਅਮਰੀਕਾ ਵਿਚ ਰਹੰਦਾ ਹੈ ਓਦਾ ਵੇ ਬੁਹਤ ਵਾਦਿਯ ਨਜ਼ਾਰੀ ਲੇੰਦਾ ਓਥੀ ਓਡੀ ਕੋਲ ਆਇਕ ਆ ਆਪਣੀ ਖੁਦ ਦੇ ਓਥੀ ਆਪਾਂ ਕੋਈ ਵੇ gun carry ਕਰ ਸਕਦੀ ਆਂ ਵਾਦਿਯ ਲਗਦਾ ਆਯ ਇਸ ਕਰ ਕ ਹੇ ਮੈਂ ਬਹਿਰ ਵਾਲੀ country ਵਿਚ ਜਾਣਾ ਚਾਹੰਦਾ ਆਇਕ ਇੰਡੀਆ ਵਿਚ ਬਿਲਕੁਲ ਵੇ ਸਫੇਟੀ ਨਹੀ ਹੇਗੀ ਮੈਂ ਖੁਦ ਲੇਕਿਨ ਸਰਕਾਰਾਂ ਨਾਲੋ ਰਹੰਦਾ ਆ ਨਾ ਲੇਕਿਨ ਖੁਦ ਦੇ ਵੇ ਸਫੇਟੀ ਨਹੀ ਕਾਯੀ ਬਾਰ ਲਗਦੀ ਇਥੀ ਇੜਿਆ ਵਿਚ ਤਾ ਨਹੀ ਵਾਦਿਯ ਲਗਦਾ

ਹੁਣ ਮੈ ਕੋਸ਼ਿਸ਼ ਕਰੁਣ ਗਾ ਓਥੀ ਜੋੰਗਾ ਜ਼ਿਯਾਦਾ ਤਾਰ ਮੇਰੀ ਕੋਸ਼ਿਸ਼ ਆਯ ਬੀ ਮੈਂ ਅਮ੍ਰੇਕਾ ਹੀ ਜੋੰ ਗਾ ਅਮਰੀਕਾ ਹੀ try ਕਰੋਂ ਕੁੰਕ੍ਯ ਵੇ ਓਥੀ ਬੁਹਤ ਵਾਦਿਯ ਆਯ view ਵੇ ਬੁਹਤ ਵਾਦਿਯ ਆਯ

ਓਥੀ ਗਾੜਿਯਾੰ ਵੇ ਬੁਹਤ ਸਸ੍ਤਿਯਾਂ ਕੋਈ ਵੇ carry ਕਰ ਸਕਦੇ ਆਂ ਇਸ ਕਰ ਕੀ ਬਾਰੀ ਤੋ ਬਾਰੀ ਗਦੀ ਲੈ ਸਕਦੇ ਆਪਾਂ ਤਾ ਕਰ ਕੀ ਮੇਨੂ ਜ਼ਿਯਾਦਾ ਬਹਿਰ ਲਿਯਾਂ ਕੋਉਂਤ੍ਰੀਆਂ ਵਾਦਿਯਾਂ ਲਾਗ੍ਦਿਯਾਂ ਹੁਣ ਮੈ ਓਥੀ ਜੋੰ ਗਾ ਬਹਿਰ ਲਾਏ country ਵਿਚ ਕੋਸ਼ਿਸ਼ ਮੇਰੀ ਪੋਰੀ ਆ ਲੇਕਿਨ ਜੋ ਵੇ ਰਾਬ ਨੂ ਮੰਜੂਰ ਆਯ ਓਦਾਂ ਹੇ ਪਰ ਕੋਸ਼ਿਸ਼ ਮੇਰੀ ਪੋਰੀ ਮੇਰੇ ਜਿਨੀ ਵੇ ਨਾਲ ਦੇ ਸਾਰੀ ਬਹਿਰ ਜਾਨ ਵਾਦਿਯ ਰਹਨ ਹੈਨਾ ਇਥੀ ਇੰਡੀਆ ਵਿਚ ਕੁਛ ਵੇ ਨਹੀ ਰਿਯ youth ਡਿਯਨ ਸਰਕਾਰਾਂ ਨੂ ਕਰਨਾ ਚਾਹੀ ਦਾ ਇਸ ਕਰ ਕੀ ਜੇਰਾ ਨਾ ਮੈਂ ਬਹਿਰ ਜਾਨ ਦਾ ਸਰਕਾਰਾਂ ਨੂ ਇਥੀ ਕੁਛ ਕਰਨਾ ਚਾਹੀ ਦਾ

ਆਪਾਂ ਨੂ ਖੁਦ ਦਾ ਜਿਥਯ ਆਪਾਂ ਰੇਹੰਡੀ ਆਂ ਖਾਨਾ ਪੀਨਾ ਸਾਰਾ ਕੁਛ ਓਥੀ ਖੁਦ ਬਨਾਨਾ ਪੀਂਦਾ ਬਹਿਰ ਜਾ ਕੀ ਓਹ ਲਿਫੇ ਜ਼ਿਯਾਦਾ ਵਾਦਿਯ ਲਗਦੀ ਆ ਨਾ ਕਿਸੀ ਦੇ Tension ਨਾ mother ਦੇ ਨਾ father ਦੇ ਨਾਲ੍ਯਨ ਆਪਣਾ ਬੰਦਾ time ਸਰ ਉਠਦਾ ਵਾ ਟੀ time ਸੇਰ ਹੀ ਸੁਣਦਾ ਆਯ ਊ life ਜਾਦਾ ਵਾਦੇਯਾ ਲਗਦੀ ਏਥੀ ਇੰਡੀਆ ਚ ਸਰੀਨਾ ਕੋਲ ਪਾਸਾ ਹੈਂ ਗਾ ਬਸ ਘੁਮਾ ਲੇਯ ਖਾਲ੍ਯਾ ਪੀਲੀਆ ਆਰਹੀ ਰਹ੍ਗ੍ਯ ਇੰਡੀਆ ਚ ਓਥੀ ਆਪਣੀ Life set ਅਪਨੀ ਆਨੀ ਅਲ੍ਯਨ ਦਾ ਕਰੁ ਨਿਆਲ੍ਯਾਂ ਦਾ ਵੇ ਉਸ ਸਹੀ ਹੁਵ੍ਯ ਹਾਨਾ ਨਿਆਲ੍ਯਨ ਵੇ ਅਪਨ੍ਯਨ ਵਾਦੇਯਾ ਰਹੂਂ ਕੁਨ ਕੀ ਉਠੀ ਸਰਕਾਰਨ ਜ਼ੁਮ੍ਯਨ ਵਾਰੀ ਪੂਰੀ ਚੂਕ ਦਯਾਨ ਦਸ ਸਾਲ ਡੀ ਨਾ ਮਤਲਬ ਕੀ ਜਦ ਨਿਆਣਾ ਹੁੰਦਾ ਉਠਉਣ ਜੁਮਾਯਨ ਵਾਰੀ ਸ਼ੁਰੂ ਹੂ ਜਾਂਦੀ ਅਠਾਰਾਂ ਸਾਲ ਤਕ ਉੜੀ ਪਢ਼ਾਈ ਸਾਰਾ ਕੁਛ ਸਰਕਾਰਨ ਚਕ ਦੇਆਯਨ ਉਠੀ ਡੇਯ ਇਸ ਕਰ ਕੀ ਉਠੀ ਜਾਦਾ ਵਾਦੇਯਾ ਹੈਂ ਗਾ ਨਾ ਨਾ ਨਿਯੰ ਦੀ ਟੇਂਸ਼ਨ ਬੰਦਾ ਆਪਣਾ ਹੀ ਕਾਮ੍ਨ੍ਦਾ ਆਪਣਾ ਹੀ ਖੰਡਾ ਉਵਾਦੇਯਾ ਲਗ ਦਾ ਬਾਰੀ ਬਾਰੀ ਘਦੇਯਨ ਲੋ ਏਕ ਦੋਸਤ ਕੇਯ੍ਦਾ ਚ ਖ਼ਰ, ਮੈਂ ਉਠੀ ਕੋਲ ਔਡੀ ਆ ਉਵੀ ਬੁਹਤ ਵਾਦੇਯਾ ਲਘਦਾ ਆਉਦੀ ਰਾਖੀ ਹੋਏ ਆ ਓਨੀ sun roof ਵਾਲੀ ਉਪਰ ਨੂ ਖੁਲਦਾ ਓਹੋ ਪਤਾ ਨਹੀ ਕੀ ਕੇਹੰਡੀ ਓਹਨੁ ਓਹ ਗਦੀ ਰਾਖੀ ਹੋਏ ਆ ਓਹਨੀ ਬੁਹਤ ਵਾਦਿਯ ਲਗਦੀ ਆ ਓਹ ਗਦੀ ਮੇਨੂ ਓਵੀ ਬਰੀ ਨਜ਼ਾਰੀ ਲੇੰਦਾ ਇਸ ਕਰ ਕੀ ਮੈ ਬਹਿਰ ਜਾਣਾ ਚਾਹੰਦਾ ਜਿਨੀ ਵੇ ਮੇਰੇ Friend Circle ਸਾਰੀ ਸਾਰੀ ਹੇ

ਹੁਣ ਓਹ ਕੇਹੰਡੀ ਨੀ ਕੀ ਕਰਨ ਲਗਾ ਹੋਯਾ ਪਰ ਮੇਨੂ ਪੇਸੀ ਦੇ need ਹੈ ਇਸ ਕਰ ਕੀ ਮੈਂ ਆ ਕਰ ਰਿਯ ਜੋ ਵੇ ਹੇਗਾ ਹੈਨਾ ਤਵਾਦੀ company ਮੇਨੂ ਵਾਦਿਯ ਲਾਗ੍ਯ ਪਹਲਾ ਮੇਰੇ friend ਨੀ try ਕੀਤਾ ਓਨੁ ਨਾਲ ਦੇ ਨਾਲ ਪੇਸੀ pay ਹੋ ਗਏ ਇਸ ਕਰ ਕੀ ਮੇਨੂ ਮੇਰਾ interest ਬਨਯ ਤਾ ਕਰ ਕੀ ਮੈ ਓਦੇ ਕਹੀ ਟੀ ਜੋ ਵੇ ਹੇਗਾ ਆਪਣਾ ਸਾਰਾ ਕੁਛ ਤ੍ਵਾਨੁ ਦਸ ਰਯ ਠੀਕ ਹੈ ਇਸ ਕਰ ਕੀ ਦਸਣਾ ਪੈ ਰਿਯ ਕੁੰਕ੍ਯ ਵੀਰ ਮੇਨੂ ਪੇਸ ਦੇ ਬੁਹਤ ਜ਼ਿਯਾਦਾ need ਆ ਇਥੀ ਇੰਡੀਆ ਵਿਚ ਇਸ ਕਰ ਕੀ ਕੁਛ ਵੇ ਨਹੀ ਹੈ ਕੁਛ ਕਰ ਮੈ ਵੇਲਾ ਫਿਰ ਰਿਯ ਤ੍ਵਾਨੁ ਦਸ੍ਯ ਸਰਕਾਰਾਂ ਨਾਲ ਮੈ ਖੁਦ ਜਾਂਦਾ ਹੈਨਾ ਪਰ ਕੁਛ ਵੇ ਨਹੀ ਹਾਜੀ ਬਨਯ ਇਸ ਕਰ ਕੀ ਹੇ ਮੈਂ ਬਹਿਰ ਜਾਣਾ ਚਾਹੰਦਾ ਕੁੰਕ੍ਯ ਭੀ ਇਥੀ ਕੁਛ ਨਹੀ ਹੇਗਾ ਇਥੀ ਮੇਰੇ ਕੋਲ ਮੇਰਾ dream ਹੈ ਮੈਂ ਅਪਨੀ ਪਾਪਾ ਨੂ ਮੁਸ਼੍ਤਾੰਗ ਲੈ ਕੀ ਦੇਣੀ

ਮੁਸ਼੍ਤਾੰਗ ਮੈ ਦ੍ਵਾਨੀ ਆਯ ਮੇਰਾ dream ਹੈ ਮੈਂ ਅਪਨੀ father ਸਾਹਿਬ ਨੂ ਓਥੀ ਘੁਮਾਨਾ ਚਾਹੰਦਾ ਇਥੀ ਮੇਰੇ father ਦਾ ਦਾ ਤ੍ਵਾਨੁ ਦਸ੍ਯ face ਖਰਾਬ ਹੋ ਗਯਾ ਇਸ ਕਰ ਕੀ ਮੈਂ ਦੇਖਣਾ ਚਾਹੰਦਾ ਭੀ ਹਨ ਕੁਛ ਕੀਤਾ ਆਯ ਮੇਰੇ ਪਾਪਾ ਲਾਏ ਹੈਨਾ ਕੀਨੀ ਖੁਸ਼ੀ ਹੋਏ ਗੀ ਓਹਨਾ ਨੂ ਜਿਦੋ ਮੈਂ ਓਹਨਾ ਨੂ gift ਕਰੋਂ ਗਾ ਮੁਸ਼੍ਤਾੰਗ ਓਹ ਵੇ ਬਹਿਰ country ਵਿਚ ਕੀਨਾ ਪੇਰ੍ਵਾ ਪਾਉ ਗਾ ਪਾਰੁਸਿਯਨ ਚ ਮੇਰੀ ਚਾਚੀ ਤੀਨ ਨਾਲ ਮੇਰੀ ਬਿਲਕੁਲ ਬੇ ਨੀ ਬੰਦੀ ਹੈਂ ਗੀ ਕੁੰ ਕੀ ਬੇ ਉਜਾੜਾ ਪਰੀ ਲਿਖੀ ਹੈਂ ਮੈਂ ਏਨਾ ਹੈਂ ਨੀ ਇਸ ਕਰ ਕੀ ਨੀ ਮੇਰੀ ਬੰਦੀ ਜੀਰੀ ਅਪਨੀ ਆਪਨੂ ਜਾਦਾ ਪਰੀ ਲਿਖੀ ਖੁਹੰਡੀ ਨੀ ਯਾ ਜਾਦਾ ਸੰਜ੍ਦਾਰ ਉਨਾਂ ਨਾਲ ਮੇਰੀ ਬਿਲਕੁਲ ਬੇ ਨੀ ਬਣ ਦੀ ਬੁਹਤ ਜਾਦਾ ਕਤ ਬੰਦੀ ਇਸ ਕਰ ਕੀ ਮੈਂ ਕਰ ਹੀ ਰਹਨਾ ਪਸੰਦ ਕਰ ਦਾ ਕੁੰਕ੍ਯ ਕੋਈ ਹਕਾਰਯ ਯਾ ਨਾਲ ਰਹੀ ਇਦਾਂ ਵਾਦਿਯ ਨਹੀ ਲਗਦਾ ਆਪਾਂ ਹੁਣ ਵਿਕ੍ਕੀ ਆ ਮੇਰਾ friend ਤੁਨੁ ਦਯਾ ਹੇ ਹੈਂ ਗਾ ਲਾਲੀ ਹੈਂ ਨਾ ਤ੍ਵਾਨੁ ਅਸੀਂ ਮਿਲ ਡੀਨ ਆਂ ਕੋਈ ਵ੍ਬੇ ਆਯ

ਜੇਵੀ ਮੈਂ ਪਹਲਾ ਤ੍ਵਾਨੁ ਦਾਸਿਯ ਹੇ ਹੈ ਸਿਧੂ ਮੋਸੇ ਵਾਲਾ ਬਿਲਕੁਲ ਓਹ ਮੈ ਅਪਨੀ Father ਸਾਹਿਬ ਬਿਲਕੁਲ ਹੇ ਮੈਂ ਓਦੇ ਵਾਂਗੋ ਹੇ ਗਾਨਾ ਚਾਹੰਦਾ ਸਾਡੀ ਪਿੰਡ ਵਿਚ ਓਹ

ਬਾਕ਼ੀ ਸਾਰਾ ਕੁਛ ਵਾਦਿਯ ਚਲੀ ਜਾਂਦਾ enjoy ਕਰੀ ਦਾ ਪਿੰਡ ਵਿਚ ਰਹੀ ਦਾ ਸਾਰਾ ਪਿੰਡ ਦਾ View ਇਥੀ ATSector ਇਥੀ ਮਹਲੀ ਵਿਚ ਪੀਂਦਾ ਆਯ ਚੰਡੀਗੜ੍ਹ ਸਾਨੂ ਬਿਲਕੁਲ ਹੇ ਲਾਗ ਪੀਂਦਾ ਆਯ ਤੁਸੀਂ ਸੁਨਿਯਾ ਹੇ ਹੋਣਾ phone ਵਿਚ ਨਾ ਸੋੰਗ ਸੁਨ ਸੁਨ੍ਲੀ ਮੋਸੀ ਵਾਲਾ ਦਾ ਡਾਲੀ ਹੋਲ੍ਲੈੰਡ ਬਰੀ ਓਹ ਮੇਰੇ ਪਿੰਡ ਤੋ ਜ਼ਿਯਾਦਾ ਨਹੀ ਦੋ ਕਿਲੋਮੀਟਰ ਦੂਰ ਹੈ ਸਾਨੂ ਹਰ ਆਇਕ ਚੀਜ਼ ਇਥੀ ਲਾਗ ਪੇਂਦੀ ਆ forty hospitals ਦੇਖ ਲੋ ਤੁਸੀਂ ਪੋਰੀ ਇੰਡੀਆ ਵਿਚ ਦੋ ਚਾਰ ਦੋ ਨੀ ਇਕ ਸਾਡੀ ਇਥੀ ਬਿਲਕੁਲ ਲਗੀ ਆ ਆਇਕ ਦੋ ਕਿਲੋਮੀਟਰ ਸਾਨੂ ਪੰਜਾਬ ਬੋਰਡ ਵੇ ਦੇਖ ਲੋ ਤੁਸੀਂ ਬਿਲਕੁਲ ਲਗੀ ਬਨਯ ਬਿਲਕੁਲ ਹੇ ਲਗੀ ਇਸ ਕਰ ਕੀ ਪੰਜਾਬ ਬੋਰਡ ਜਿਨੀ ਵੇ ਆ ਸਾਨੂ ਲਗੀ ਪੰਜਾਬ university ਬਿਲਕੁਲ ਸਾਡੀ ਲਗੀ ਇਸ ਕਰ ਕੀ ਦੁਨਿਯਾ ਨੂ ਇਨੀ ਦੂਰ ਤੋ ਅਨਾ ਪੀਂਦਾ ਸਾਡੀ ਬਿਲਕੁਲ ਲਗੀ ਹੇ ਆ ਤਾ ਕਰ ਕੀ ਸਾਨੂ ਕੋਈ ਚਾਕਰ ਨਹੀ ਨਾ ਕੀਤੀ ਜਾਣਾ ਪੀਂਦਾ ਜੋ ਕੁਛ ਵੇ ਮਿਲਣਾ ਸਾਡੀ ਪਿੰਡ ਵਿਚੋ ਹੇ ਮਿਲ ਜਾਂਦਾ ਸਦਾ ਪਿੰਡ ਬਾਸ ਥੋਰਾ Time ਰਹਆਇਕ ਸਾਲ ਤਕ ਹੋਰ ਗਯਾ Commitee

ਚੱਲ ਕਿਉਂ ਚੱਲ ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਵੰਸ਼ਿਕਾ ਸ਼ਰਮਾ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬੀ ਪੇਸ਼ ਕਰਨ ਜਾ ਰਹੀ ਹਾਂ। ਜਿਸਦਾ ਨਾਮ ਹੈ, ਪੰਜਾਬੀ ਭਾਸ਼ਾ ਦਾ topic ਨਾਮ ਹੈ ਪੰਜਾਬੀ ਭਾਸ਼ਾ ਅਤੇ ਵੱਖ ਵੱਖ ਭਾਸ਼ਾਈ ਵੰਨਗੀਆਂ।

ਵਾਲੇ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਵੱਖ ਵੱਖ ਵੰਨਗੀਆਂ ਜਾਂ ਰੂਪਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੀਆਂ ਵੰਨਗੀਆਂ ਪੰਜਾਬੀ ਭਾਸ਼ਾ ਦੇ ਕੇਂਦਰੀ ਜਾਂ ਟਕਸਾਲੀ ਰੂਪ ਨਾਲ ਜੁੜੀਆਂ ਹੋਈਆ ਹਨ। ਪੰਜਾਬੀ ਭਾਸ਼ਾ ਦਾ

ਵਿਆਕਰਨ ਵਜੋਂ ਵਰਤੀ ਜਾਂਦੀ ਹੈ। ਨਿਯਮਾਂ ਪੱਖੋਂ ਪੰਜਾਬੀ ਦੀ ਦੂਜੀਆਂ ਸਾਰੀਆਂ ਵੰਨਗੀਆਂ ਨਾਲ ਮਿਲਦੀ ਜੁਲਦੀ ਹੈ। ਭਾਵ ਇਹਨਾਂ ਸਾਰੀਆਂ ਵੰਨਗੀਆਂ ਵਿੱਚ ਕੰਮ ਕਰ ਰਹੇ ਵਿਆਕਰਨ ਨਿਯਮ ਸਾਂਝੇ ਹੁੰਦੇ ਹਨ ਪੰਜਾਬੀ ਭਾਸ਼ਾ ਦੀ ਅਜਿਹੀਆਂ ਇਹਨਾਂ ਸਾਰੀਆਂ ਵੰਨਗੀਆਂ ਬਾਰੇ ਹੇਠ ਵਿਸਥਾਰ ਪੂਰਵਕ ਵਿਚਕਾਰ ਕੀਤਾ ਗਿਆ ਹੈ ਪੰਜਾਬੀ ਭਾਸ਼ਾ ਦੀ ਇਕਾਈ ਵੰਨਗੀਆਂ, ਜਾਂ ਰੂਪਾਂ ਨੂੰ ਆਮ ਤੌਰ ਤੇ ਉਪਭਾਸ਼ਾਵਾਂ dialects ਕਿਹਾ ਜਾਂਦਾ ਹੈ ਵੱਖ ਵੱਖ